ਬਹੁਤ ਸਾਰੇ ਘਰ ਵੀ ਇੱਥੇ ਬਣੇ ਹੋਏ ਆ ਗਰਾਉਂਡ ਦੇ ਵਿੱਚ ਇੱਕ ਬੈਟ ਵੀ ਲੱਗਿਆ ਹੋਇਆ ਏ।

ਇੱਕ ਟੇਬਲ ਲੱਗਿਆ ਹੋਇਆ ਹੈ ਟੇਬਲ ਦੇ ਓੱਤੇ ਇੱਕ ਲਿਫ਼ਾਫ਼ਾ ਵੀ ਪਿਆ ਹੋਇਆ ਹੈ ਸ਼ੋਰੂਮ ਦੇ ਬਾਹਰ ਇੱਕ ਬੁੱਲਟ ਲੱਗਿਆ ਹੋਇਆ ਹੈ ਦੋ ਚਿੱਟੇ ਰੰਗ ਦਿਆਂ ਐਕਟਿਵਾ ਵੀ ਲੱਗਿਆਂ ਹੋਈਆਂ।

ਅੱਠ ਅੱਠ ਚਾਰ ਸੱਤ ਤਿੰਨ ਅੱਠ ਨੋਂ ਜਿਰੋ ਅੱਠ ਜੀਰੋ ।

ਔਰ ਅੰਦਰ ਵੀ ਬਹੁਤ ਸਾਰੇ ਲੋਕ ਖੜੇ ਹੈਗੇ ਬਹੁਤ ਸਾਰਾ ਸਮਾਨ ਵਗੈਰਾ ਵੀ ਲੱਗਿਆ ਹੋਇਆ ਇੱਥੇ ਲਾਈਟਾਂ ਵਗੈਰਾ ਵੀ ਲੱਗਿਆ ਹੋਈਆਂ ਇੱਥੇ ਬਹੁਤ ਸਾਰੀਆਂ।

ਐ ਇੱਕ ਘਰ ਹੈਗਾ ਘਰ ਦੇ ਅੰਦਰ ਇੱਕ ਟੇਬਲ ਲੱਗਿਆ ਹੋਇਆ ਟੇਬਲ ਦੇ ਲਾਗੇ ਬਹੁਤ ਸਾਰੀ ਕੁਰਸੀਆਂ ਲੱਗੀਆਂ ਹੋਈਆਂ ਫਰਾਟਾ ਪੱਖਾ ਵੀ ਲੱਗ ਗਿਆ ਹੋਇਆ ਇੱਕ ਪੌੜੀਆਂ ਵਗੈਰਾ ਵੀ ਇੱਥੇ ਬਣੀਆਂ ਹੋਈਆਂ।

ਇੱਥੇ ਇੱਕ ਪੈਲੇਸ ਬਣਿਆ ਹੋਇਆ ਹੈ ਪੈਲੇਸ ਦੇ ਅੰਦਰ ਟੇਬਲ ਲੱਗਿਆ ਹੋਇਆ ਕੁਰਸੀਆਂ ਵੀ ਲੱਗਿਆਂ ਹੋਈਆਂ ਬਹੁਤ ਸਾਰੀਆਂ।

ਮੋਬਾਈਲ ਨੰਬਰ ਲਿਖੇ ਹੋਏ ਐ ਛੇ ਦੋ ਅੱਠ ਚਾਰ ਦੋ ਚਾਰ ਜ਼ੀਰੋ ਸੱਤ ਛੇ ਪੰਜ।

ਘਰ ਦੇ ਅੰਦਰ ਇੱਕ ਲਾਈਟ ਵੀ ਲਗੀ ਹੋਈ ਏ ਦਰਵਾਜ਼ਾ ਵੀ ਖੁੱਲਿਆ ਹੈਗਾ ਐ ਕਮਰੇ ਦਾ।

ਕਾਗਜ਼ ਵਗੈਰਾ ਵੀ ਇੱਥੇ ਪਏ ਹੋਏ ਐ ਬਹੁਤ ਸਾਰੇ ਕੁਰਸੀ ਵੀ ਲੱਗੀ ਹੋਈ ਐ ਟੇਬਲ ਉੱਤੇ ਇੱਕ ਬੈਗ ਵੀ ਪਿਆ ਹੋਇਆ ਐ ਪੈਨ ਵਗੈਰਾ ਵੀ ਇੱਥੇ ਰੱਖੇ ਹੋਏ ਐ।

ਤੰਬੂ ਵਗੈਰਾ ਵੀ ਲੱਗੇ ਹੋਏ ਹੈ ਪਿੰਕ ਕਲਰ ਦੇ ਹੈਂ ਓਹ ਓਸਦੇ ਬਾਹਰ ਦੋ ਇੱਕ ਬੰਦੇ ਖੜੇ ਹੋ ਕੇ ਫ਼ੋਟੋ ਖਿੰਚਵਾ ਰਹੇ ਹੈਂ।

ਇਹ ਇੱਕ ਪਾਰਕ ਹੈਗੀ ਹੈ ਪਾਰਕ ਦੇ ਅੰਦਰ ਬਹੁਤ ਸਾਰੇ ਝੂੱਠੇ ਲੱਗੇ ਹੋਈਆਂ ਬੈਠਣ ਵਾਸਤੇ ਬਹੁਤ ਸਾਰੀ ਸੀਟਾਂ ਵਗੈਰਾ ਵੀ ਬਣਿਆ ਹੋਈਆਂ ਹੈਂ।

ਬਹੁਤ ਸਾਰੇ ਬੂਟੇ ਵੀ ਲੱਗੇ ਹੋਏ ਆ ਔਰ ਘਰ ਵਗੈਰਾ ਵੀ ਬਣੇ ਹੋਏ ਆ ਇੱਥੇ ਬਹੁਤ ਸਾਰੇ।